ਗੈਰ-ਰਸਮੀ ਨਿੱਜੀ ਪੱਤਰ, ਰਸਮੀ ਪੱਤਰ। ਗੈਰ-ਰਸਮੀ ਪੱਤਰ- ਇਹ ਪੱਤਰ ਅਸੀਂ ਆਪਣੇ ਰਿਸ਼ਤੇਦਾਰਾਂ, ਆਪਣੇ ਦੋਸਤਾਂ, ਸਹੇਲੀਆਂ ਅਤੇ ਆਪਣੇ ਜਾਣ-ਪਹਿਚਾਣ ਵਾਲਿਆਂ ਨੂੰ ਲਿਖਦੇ ਹਾਂ। ਇਸ ਵਿਚ ਖੁਲ੍ਹਕੇ ਗੱਲ ਕਰਦੇ ਹਾਂ। ਕਿਸੇ ਵਿਸ਼ੇ ਦੀ ਲੋੜ ਨਹੀਂ ਹੁੰਦੀ। ਇਸ ਨੂੰ ਨਿੱਜੀ ਪੱਤਰ ਵੀ ਕਿਹਾ ਜਾ ਸਕਦਾ ਹੈ। ਪਰ ਇਸ ਵਿੱਚ ਇੱਕ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਆਦਮੀ ਚਿੱਠੀ ਕਿਸ ਨੂੰ ਲਿਖ ਰਿਹਾ ਹੈ। ਅਤੇ ਉਸ ਨਾਲ ਉਸਦਾ ਕੀ ਸਬੰਧ ਹੈ ਜਾਂ ਰਿਸ਼ਤਾ ਹੈ। ਗੈਰ-ਰਸਮੀ ਪੱਤਰ ਨੂੰ ਕਈ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜਿਵੇਂ

ਆਪਣੇ ਤੋਂ ਛੋਟੇ ਭੈਣ-ਭਰਾ, ਹੋਰ ਰਿਸ਼ਤੇਦਾਰ ਤੇ ਹੋਰ ਜਾਣਕਾਰਾਂ ਆਦਿ ਨੂੰ ਲਿਖਕੇ ਭੇਜਣ ਵਾਲਾ ਪੱਤਰ। ਇੱਕ ਪੱਤਰ ਵਿੱਚ ਪੱਤਰ ਨੂੰ ਲਿਖਣ ਵਾਲੇ ਤੇ ਪ੍ਰਾਪਤ ਕਰਨ ਵਾਲੇ ਦਾ ਕੋਈ ਨਿੱਜੀ ਰਿਸ਼ਤਾ ਨਹੀਂ ਹੁੰਦਾ। ਅਜਿਹੇ ਪੱਤਰ ਦਾ ਕੋਈ ਨਿਸ਼ਚਿਤ ਉਦੇਸ਼ ਹੁੰਦਾ ਹੈ ਅਤੇ ਉਸ ਉਦੇਸ਼ ਪਿੱਛੇ ਕੋਈ ਨਾ ਕੋਈ ਸਮੱਸਿਆ ਜੁੜੀ ਹੁੰਦੀ ਹੈ। ਉਹ ਸਮੱਸਿਆ ਨਿੱਜੀ ਵੀ ਹੋ ਸਕਦੀ ਹੈ ਤੇ ਸਮੂਹਿਕ ਵੀ। ਇਸ ਬਾਰੇ ਅਖਬਾਰ ਦੇ ਸੰਪਾਦਕ ਨੂੰ ਵੀ ਲਿਖਿਆ ਜਾ ਸਕਦਾ ਹੈ। ਕਿਸੇ ਸਰਕਾਰੀ ਦਫਤਰ, school ਜਾਂ college ਦੇ principal ਦੁਕਾਨਦਾਰ, ਪ੍ਰਸ਼ਾਸਕਾਂ ਜਾਂ ਵਪਾਰੀਆਂ ਨੂੰ ਵੀ ਇਹ ਪੱਤਰ ਲਿਖੇ ਜਾਂਦੇ ਹਨ। ਤੁਹਾਡੀ ਚਿੱਠੀ ਮਿਲੀ। ਪੜ੍ਹਕੇ ਮਨ ਬਹੁਤ ਖੁਸ਼ ਹੋਇਆ ਕਿ ਪ੍ਰਦੇਸ਼ ਵਿੱਚ ਰਾਜੀ ਖੁਸ਼ੀ ਹੋ। ਪਿਤਾ ਜੀ, ਤੁਸੀਂ ਸਾਡੀ ਬਿਲਕੁਲ ਫਿਕਰ ਨਾ ਕਰੋ। ਅਸੀਂ ਦੋਨੋਂ ਮਾਵਾਂ ਧੀਆਂ ਇੱਕ ਦੂਜੇ ਦਾ ਬਹੁਤ ਧਿਆਨ ਰੱਖਦੀਆਂ ਹਨ। ਮਾਤਾ ਜੀ ਜਦੋਂ ਤੁਹਾਡੀ ਰੋਟੀ ਤੇ ਹੋਰ ਕੰਮਾਂ ਦਾ ਧਿਆਨ ਕਰਕੇ ਉਦਾਸ ਹੋ ਜਾਂਦੇ ਹਨ ਤਾਂ ਮੈਂ ਉਹਨਾਂ ਨੂੰ ਇਸ ਉਦਾਸੀ ਵਿੱਚੋਂ ਕੱਢਣ ਦਾ ਪੂਰਾ ਯਤਨ ਕਰਦਾ ਹਾਂ। ਤੁਸੀਂ ਖਰਚੇ ਲਈ ਜਿੰਨੇ ਪੈਸੇ ਭੇਜਦੇ ਹੋ, ਉਹਦੇ ਵਿੱਚ ਸਾਡਾ ਗੁਜਾਰਾ ਚੰਗੀ ਤਰ੍ਹਾਂ ਹੋ ਰਿਹਾ ਹੈ। ਕਦੀ-ਕਦੀ ਥੋੜ੍ਹੀ ਬਚਤ ਵੀ ਕਰ ਲੈਂਦੇ ਹਾਂ। ਜਿਥੋਂ ਤੱਕ ਘਰ ਦੀਆਂ ਜਿੰਮੇਵਾਰੀਆਂ ਦਾ ਸਵਾਲ ਹੈ, ਤੁਸੀਂ ਮੈਨੂੰ ਪੜ੍ਹਾ ਲਿਖਾ ਕੇ ਯੋਗ ਬਣਾ ਹੀ ਦਿੱਤਾ ਹੈ। ਕਿ ਮੈਂ ਘਰ ਦੀਆਂ ਜਿੰਮੇਵਾਰੀਆਂ ਨਿਭਾ ਸਕਾ। ਆਪ ਜੀ ਦੀ ਚਿੱਠੀ ਮਿਲੀ, ਪੜ੍ਹ ਕੇ ਬਹੁਕ ਖੁਸ਼ੀ ਹੋਈ ਕਿ ਤੁਸੀਂ ਮੇਰੇ ਨਾਲ ਓ। ਮੇਰੇ ਕੋਲੋਂ ਮੇਰੀ ਸਕੂਲੀ ਪੜ੍ਹਾਈ ਤੋਂ ਬਾਅਦ

ਜਦੋਂ ਮੈਂ ਛੋਟਾ ਜਿਹਾ ਸੀ, ਤਦ ਵੀ ਮੈਂ ਆਪਣੇ ਤੋਂ ਛੋਟੇ ਬੱਚਿਆਂ ਨੂੰ ਇੱਕਠਾ ਕਰਕੇ ਉਹਨਾਂ ਨੂੰ ਪੜ੍ਹਾਉਂਦਾ ਅਤੇ ਹੱਥ ਵਿੱਚ ਡੰਡਾ ਫੜ ਕੇ ਅਧਿਆਪਕਾਂ ਵਾਂਗ ਅਧਿਆਪਕਾਂ ਵਾਂਗ ਉਹਨਾਂ ਨੂੰ ਗੁੱਸਾ ਕਰਦਾ ਸੀ। ਮੈਂ ਆਪਣੇ ਸ਼ੌਕ ਦਾ ਸ਼ੌਕ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾਉਣਾ ਚਾਹੁੰਦਾ ਹਾਂ। ਮੈਂ ਹੁਣ ਆਪਣੇ ਤੋਂ ਹੀ ਆਪਣੇ ਜੀਵਨ ਉਦੇਸ਼ ਬਾਰੇ ਉਸ ਬਾਰੇ ਪੂਰਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਪੰਜਾਬ ਹਿੰਦ ਫੌਜ ਦਾ ਮੁਕਦਮਾ- ਨਵੰਬਰ ਉਨੀ ਸੌ ਪੰਤਾਲੀ ਵਿੱਚ British ਸਰਕਾਰ ਦੇ ਆਜਾਦ ਹਿੰਦ ਫੌਜ ਦੇ ਤਿੰਨ ਸੈਨਿਕ ਅਧਿਕਾਰੀਆਂ ਨੇ ਲਾਲ ਕਿਲ੍ਹਾ ਦਿੱਲੀ ਵਿੱਚ ਮੁਕਦਮਾ ਚਲਾਇਆ। ਇਹ ਅਧਿਕਾਰੀ ਸਨ- ਜਨਰਲ ਸ਼ਾਹਬਾਜ ਖਾਨ, ਜਨਰਲ ਗੁਰਬਖਸ਼ ਸਿੰਘ ਢਿੱਲੋਂ ਤੇ ਜਨਰਲ ਪ੍ਰਿੰਸ ਸਹਿਗਲ ਸਰਕਾਰ ਨੇ ਇਹਨਾਂ ਦੇ ਵਿਰੁੱਧ ਗਦਾਰੀ ਦਾ ਦੋਸ਼ ਲਗਾਇਆ। ਪੰਡਿਤ ਜਵਾਹਰ ਲਾਲ ਨਹਿਰੂ ਭੋਲਾ ਭਾਈ ਦੇਸਾਈ ਤੇ ਤੇਜ ਬਹਾਦਰ ਗੁਰੂ ਨੇ ਇਹਨਾਂ ਤਿੰਨਾਂ ਅਧਿਕਾਰੀਆਂ ਦੀ ਵਕਾਲਤ ਕੀਤੀ। ਇਹਨਾਂ ਦੀ ਰਿਹਾਈ ਦੀ ਮੰਗ ਦੇ ਸਮਰਥਨ ਵਿੱਚ ਪੂਰੇ ਦੇਸ਼ ਵਿਚ ਵਿਸ਼ਾਲ ਪ੍ਰਦਰਸ਼ਨ ਅਰੰਭ ਹੋ ਗਏ। ਜਨਤਾ ਨੇ ਇਹ ਨਾਰਾ ਲਗਾਇਆ- ਲਾਲ ਕਿਲ੍ਹੇ ਕੋ ਤੋੜ ਦੋ, ਆਜਾਦ ਹਿੰਦ ਫੌਜ ਕੋ ਛੋੜ ਦੋ। ਅਦਾਲਤ ਨੇ ਇਹਨਾਂ ਤਿੰਨਾਂ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਪਰੰਤੂ ਸਰਕਾਰ ਨੂੰ ਜਨਤਾ ਦੇ ਜੋਸ਼ ਦੇ ਅੱਗੇ ਝੁਕਣਾ ਪਿਆ। ਇਸ ਲਈ ਉਹਨਾਂ ਦੇ ਇਹਨਾਂ ਤਿੰਨ ਅਧਿਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਅਠਾਰਾਂ ਫਰਵਰੀ ਉਨੀ ਸੌ ਛਿਆਲੀ ਈਸਵੀ ਨੂੰ ਮੁੰਬਈ ਵਿੱਚ Royal Indian Navy ਨੇ ਵੀ ਤਿੰਨ ਹਜਾਰ ਸੈਨਿਕਾਂ ਨੇ British ਸਰਕਾਰ ਵਿਰੁੱਧ ਵਿਦਰੋਹ ਕਰ ਦਿੱਤਾ। ਵਿਦਰੋਹ ਦੀ ਇਹ ਅੱਗ ਛੇਤੀ ਹੀ ਕਲੱਕਤੇ ਦੇ ਮਦਰਾਸ ਵਿੱਚ ਫੈਲ ਗਈ। ਇਸ ਵਿਦਰੋਹ ਦੇ ਫੈਲ਼ਣ ਦਾ ਕਾਰਨ ਸਰਕਾਰ ਘਬਰਾ ਗਈ। ਉਸ ਨੇ ਸਰਦਾਰ ਪਟੇਲ ਦੇ ਸਮਰਥਨ ਨਾਲ ਇਸ ਵਿਗੜੀ ਹਾਲਤ ਤੇ ਕਾਬੂ ਪਾ ਲਿਆ। ਪਰੰਤੂ ਇਹਨਾਂ ਘਟਨਾਵਾਂ ਨੇ ਅੰਗਰੇਜਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹਨਾਂ ਨੂੰ ਇਹ ਸਪਸ਼ਟ ਹੋ ਗਿਆ ਕਿ ਹੁਣ ਜਿਆਦਾ ਸਮੇਂ ਤੱਕ ਭਾਰਤ ਤੇ ਰਾਜ ਨਹੀਂ ਕਰ ਸਕਦੇ। Cabinet Mission ਯੋਜਨਾ- ਪੰਦਰਾਂ ਮਾਰਚ ਉਨੀ ਸੌ ਛਿਆਲੀ ਈਸਵੀ ਨੂੰ British ਪ੍ਰਧਾਨ ਮੰਤਰੀ ਐਟਲੀ ਨੇ ਬ੍ਰਿਟਿਸ਼ ਸੰਸਦ ਵਿੱਚ ਇਹ ਘੋਸ਼ਣਾ ਕੀਤੀ ਕਿ ਛੇਤੀ ਹੀ ਉਹਨਾਂ ਦੀ ਸਰਕਾਰ ਭਾਰਤ ਦੀਆਂ ਰਾਜਨੀਤਕ ਸਮਸਿਆਵਾਂ ਦਾ ਉਚਿਤ ਹੱਲ ਲੱਭਣ ਲਈ ਤਿੰਨ ਮੰਤਰੀਆਂ ਦਾ ਇੱਕ

ਅਤੇ A. V Alexander Stafford Cripps ਨੇ ਜਲਦੀ ਹੀ ਭਿੰਨ-ਭਿੰਨ ਰਾਜਨੀਤਿਕ ਦਲਾਂ ਦੇ ਨੇਤਾਵਾਂ ਨੂੰ ਮਿਲਣ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਮਿਸ਼ਨ ਕੁੱਲ ਚਾਰ ਸੌ ਬਹਤਰ ਨੇਤਾਵਾਂ ਨੂੰ ਮਿਲਿਆ ਪਰੰਤੂ ਜਿਆਦਾ ਗਲਬਾਤ ਕਾਂਗਰਸ ਅਤੇ ਮੁਸਲਿਮ ਲੀਗ ਦੇ ਨੇਤਾਵਾਂ ਨਾਲ ਹੀ ਹੋਈ। ਮੁਸਲਿਮ ਲੀਗ ਦੀ ਇੱਕੋ ਹੀ ਜਿੱਦ ਸੀ ਕਿ ਪਾਕਿਸਤਾਨ ਬਣਾਇਆ ਜਾਵੇ। ਦੂਸਰਾ ਕਾਂਗਰਸ ਨਾ ਕੇਵਲ ਵੰਡ ਦੇ ਵਿਰੁੱਧ ਦੀ, ਸਗੋਂ ਇੱਕ ਸ਼ਕਤੀਸ਼ਾਲੀ ਕੇਂਦਰ ਦਾ ਨਿਰਮਾਣ ਕਰਨਾ ਚਾਹੁੰਦੀ ਸੀ। ਭਾਰਤੀ ਨੇਤਾਵਾਂ ਦੇ ਵਿਚਾਰ ਵਿੱਚ ਮਤਭੇਦ ਕਾਰਨ Cabinet Mission ਕਿਸੇ ਨਤੀਜੇ ਤੇ ਨਾ ਪਹੁੰਚ ਸਕਿਆ। ਇਸ ਤਰ੍ਹਾਂ Mission ਸੌਲਾਂ ਮਈ ਉਨੀ ਸੌ ਛਿਆਲੀ ਨੇ ਇੱਕ ਘੋਸ਼ਣਾ ਕੀਤੀ। ਜਿਸਨੂੰ Cabinet Mission ਯੋਜਨਾ ਕਿਹਾ ਜਾਂਦਾ ਹੈ। ਦੇਸ਼ ਦੇ ਦੋਵੇਂ ਪ੍ਰਮੁੱਖ ਦਲਾਂ ਵਿੱਚ ਕਾਂਗਰਸ ਤੇ ਮੁਸਲਿਮ ਲੀਗ ਦੇ Cabinet Mission ਯੋਜਨਾ ਦੇ ਪ੍ਰਤੀ ਅਲਗ ਅਲਗ ਦ੍ਰਿਸ਼ਟੀਕੋਣ ਸੀ ਪਰੰਤੂ ਫਿਰ ਵੀ ਉਹਨਾਂ ਨੇ ਇਸ ਯੋਜਨਾ ਨੂੰ ਸਵਿਕਾਰ ਕਰ ਲਿਆ। ਸਿੱਖਾਂ ਨੇ ਇਸ ਯੋਜਨਾ ਦੀ ਕਠੋਰ ਸ਼ਬਦਾਂ ਵਿੱਚ ਆਲੋਚਨਾ ਕੀਤੀ ਪਰੰਤੂ ਕਾਂਗਰਸ ਦੇ ਇਸ ਭਰੋਸੇ ਤੇ ਕਿ ਉਹਨਾਂ ਦੇ ਨਿਆਂਪੂਰਨ ਹਿੱਤਾ ਦੀ ਅਣਦੇਖੀ ਨਹੀਂ ਕੀਤੀ ਜਾਵੇਗੀ ਪਰੰਤੂ ਉਹਨਾਂ ਨੇ ਇਸ ਯੋਜਨਾ ਨੂੰ ਮਨਜੂਰ ਕਰ ਲਿਆ। ਬਾਅਦ ਵਿੱਚ ਮੁਸਲਿਮ ਲੀਗ ਨੇ ਆਪਣੇ ਸੁਆਰਥੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਦੋ ਵਿਅਕਤੀ ਦਾ ਵਿਵਹਾਰ ਗੈਰ ਰਸਮੀ ਤਰੀਕਿਆਂ ਨਾਲ ਬਣਾਏ ਗਏ ਸਾਧਨਾ ਨਾਲ ਨਿਯੰਤ੍ਰਿਤ ਹੋਵੇ ਤਾਂ ਇਸਨੂੰ ਗੈਰ ਗੈਰ ਸਮਾਜਿਕ ਨਿਯੰਤ੍ਰਾ ਕਹਿੰਦੇ ਹਨ ਵਿਅਕਤੀਆ ਉੱਤੇ ਸਮਾਜਿਕ ਦਬਾਵ ਪਾਉਂਦਾ ਹੈ ਇਸ ਤਰ੍ਹਾਂ ਉਹ ਇਹਨਾਂ ਦੀ ਪਾਲਣਾ ਕਰਦਾ ਹੈ ਧਰਮ, ਪ੍ਰਪਚਨਾ ਲੋਗ ਪਰਾਏ, ਲੋਕ ਰੀਤਾ, ਪਰਿਵਾਰ ਆਦਿ ਇਸ ਪ੍ਰਕਾਰ ਦੇ ਨਿਯੰਤ੍ਰਾ ਦੇ ਸਾਧਨ ਹਨ। ਇਹਨਾਂ ਨੂੰ ਵਿਅਕਤੀ ਆਪਣੇ ਆਪ ਹੀ ਮੰਨਣ ਲੱਗ ਜਾਂਦਾ ਹੈ। ਹਰ ਇਕ ਸਮਾਜ ਦੇ ਹਲਾਤ ਇਕ ਦੂਜੇ ਤੋਂ ਵੱਖ ਵੱਖ ਹੁੰਦੇ ਹਨ ਇਸ ਕਰਕੇ ਉਸ ਸਮਾਜ ਵਿਚ ਸਮਾਜਿਕ ਨਿਯੰਤ੍ਰਾ ਦੇ ਸਾਧਨ ਅਤੇ ਵੀ

ਸਮਾਜ ਸ਼ਾਸਤਰੀਆਂ ਨੇ ਵੱਖ-ਵੱਖ ਪ੍ਰਕਾਰ ਦੇ ਸਮਾਜਿਕ ਨਿਯੰਤਰਣ ਦੇ ਸਾਧਨਾ ਅਤੇ ਬਾਰੇ ਦਸਿਆ ਹੈ। ਇਹਨਾਂ ਸਾਰੇ ਸਮਾਜ ਸ਼ਾਸਤਰੀਆਂ ਦੇ ਵਿਚਾਰਾਂ ਨੂੰ ਰੱਖਣੇ ਹੋਏ ਹਾਜ਼ੀ ਸਮਾਜਿਕ ਨਿਯੰਤ੍ਰਾ ਦੇ ਅੱਗੇ ਅੱਗੇ ਸਾਧਨਾ ਦੇ ਬਾਰੇ ਦਸ ਰਹੇ ਹਨ। ਪਰਿਵਾਰ ਨੂੰ ਸਮਾਜਿਕ ਨਿਯੰਤ੍ਰਣ ਦਾ, ਸਭ ਤੋਂ ਮਹੱਤਵਪੂਰਨ ਸਾਧਨ ਮੰਨਿਆ ਜਾਂਦਾ ਹੈ ਸਮਾਜਿਕ ਸਾਧਨਾ ਨੂੰ ਠੀਕ ਤਰੀਕੇ ਨਾਲ ਕਾਇਮ ਰੱਖਣ ਲਈ ਤੇ ਚਲਾਉਣ ਲਈ ਸਮਾਜਿਕ ਨਿਯੰਤਰਣ ਦੀ ਜਰੂਰਤ ਹੁੰਦੀ ਹੈ ਪਰਿਵਾਰ ਨੂੰ ਸਮਾਜ ਦੀ ਨੀਵ ਸਮਝਣੀ ਪੈਂਦੀ ਹੈ ਪਰਿਵਾਰ ਦਾ ਹੀ ਪ੍ਰਹੇਤਾ ਜੇਕਰ ਪਰਿਵਾਰ ਦੇ ਸਾਰੇ ਮੇਮ੍ਬਰਾਂ ਵਿਚ ਏਕਤਾ ਰਹੇਗੀ ਅਤੇ ਸਮਾਜਿਕ ਨਿਯੰਤਰਣ ਕਰਨ ਹੀ ਸੰਭਵ ਹੈ ਪਰਿਵਾਰ ਵਿੱਚ ਵਿਅਕਤੀ ਹੋਰ ਮੇਮ੍ਬਰਾਂ ਨਾਲ ਸੰਬੰਧ ਸਾਬਿਤ ਕਰਦਾ ਹੈ। ਸਮਾਜਿਕ ਦੇ ਸੰਗਠਨ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸਧਰਾ ਸੰਬੰਧ ਠੀਕ ਰੂਪ ਵਿਚ ਚਾਹੰਦਾ ਹੈ ਵਿਅਕਤੀ ਨੂੰ ਪਰਿਵਾਰ ਤੋਂ ਇਹਦਾ ਸੰਬੰਧ ਬਾਰੇ ਪਤਾ ਚਲਦਾ ਹੈ ਪਰਿਵਾਰ ਵਿਚ ਵਿਅਕਤੀ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਸੰਬੰਧ ਸਥਾਪਿਤ ਕਰਦਾ ਹੈ ਪਰਿਵਾਰ ਹੀ

ਆਪਣੇ ਜਵਾਨ ਬੱਚਿਆਂ ਉੱਤੇ ਨਿਯੰਤਰਣ ਰੱਖਦਾ ਹੈ ਤਾ ਕਿ ਉਹ ਕਿਸੇ ਗ਼ਲਤ ਰਾਹ ਉੱਤੇ ਨਾ ਚਲਣ ਲੱਗ ਜਾਣ ਪਰਿਵਾਰ ਕਿ ਸੰਬੰਧਾਂ ਉੱਤੇ ਹੀ। ਨਿਰਖਿਆ ਤਕ ਦਾ ਹੈ ਸਮਾਜ ਵਿਚ ਵਿਵਸਥਾ ਫੈਲਣ ਤੋਂ ਰੋਕਦਾ ਹੈ ਪਰਿਵਾਰ ਵਿਚ ਰਹਿਕੇ ਵਿਅਕਤੀ ਨੂੰ ਆਪਣੀਆ ਜਿੰਮੇਵਾਰੀਆਂ ਦਾ ਪਤਾ ਚਲਦਾ ਹੈ

ਮਾਤਾ-ਪਿਤਾ, ਬੱਚੇ, ਬੁੱਢੇ, ਹਰ ਇਕ ਪ੍ਰਕਾਰ ਦਾ ਨਿਯੰਤਰਣ ਰੱਖਦੇ ਹਨ। ਤਾਂ ਕਿ ਉਹ ਗ਼ਲਤ ਰਾਹ ਨਾ ਪੈ ਜਾਵੇ। ਪਰਿਵਾਰ ਵਿਚ ਹੀ ਬੱਚੇ ਨੂੰ ਸਮਾਜ ਦੀਆ ਪਰੰਪਰਾਵਾਂ ਰੀਤੀ ਰਿਵਾਜ ਸੰਸਕ੍ਰਿਤੀ ਆਦਿ ਦਾ ਪਤਾ ਲੱਗਦਾ ਹੈ ਬੱਚੇ ਨੂੰ ਗ਼ਲਤ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ। ਪਰਿਵਾਰ ਵਿਚ ਹੀ ਬੱਚੇ ਨੂੰ ਠੀਕ ਗ਼ਲਤ ਵਿਵਹਾਰ ਦਾ ਪਤਾ ਚਲਦਾ ਹੈ। ਇਸ ਤਰ੍ਹਾਂ ਪਰਿਵਾਰ ਸਮਾਜਿਕ ਨਿਯੰਤਰਣ ਦਾ ਸਭ ਤੋਂ ਮਹੱਤਵਪੂਰਨ ਗੈਰ ਕਾਨੂੰਨੀ ਸਾਧਨ ਹੈ ਹਰੇਕ ਮਨੁੱਖ ਵਿਚ ਕੁਝ ਹੁੰਦੀਆਂ ਹਨ। ਪਰਿਵਾਰ ਵਿਚ ਹਰੇਕ ਹੀ ਵਿਅਕਤੀ ਆਪਣੇ ਨੂੰ ਛੱਡ ਦਿੰਦਾ ਹੈ ਤੇ ਆਪਣੇ ਆਪ ਨੂੰ ਸਮਾਜ ਦੇ ਕੇ ਅਨੁਸਾਰ ਦਾਨ ਦਿੰਦਾ ਹੈ। ਸਮਾਜ ਵਿੱਚ ਜਦੋ ਪਰਿਵਾਰ ਦੀ ਨਹੀਂ ਸੀ ਤਾਂ ਸਮਾਜ ਵਿਚ ਸਾਰੇ ਪਾਸੇ ਵਿਵਾਸਟ ਅਤੇ ਇਸ ਪ੍ਰਕਾਰ ਦਾ ਕੋਈ ਨਿਯੰਤਰਣ ਨਹੀਂ ਸੀ। ਪਰ ਪਰਿਵਾਰ ਦੀ ਸਰੰਚਨਾ ਦੇ ਵਿਚ ਹੋਣ ਦੇ ਬਾਅਦ ਵਿਚ ਵਿਅਕਤੀ ਉੱਤੇ ਪਰਿਵਾਰ ਦਾ ਨਿਯੰਤਰਣ ਹੋਣਾ ਸ਼ੁਰੂ ਹੋਗਿਆ ਲੋਕਾਂ ਨੂੰ ਇਕ ਦੂਜੇ ਨਾਲ ਰਹਿਣ ਦਾ ਢੰਗ ਆ ਗਿਆ। ਉਸ ਨੂੰ ਪਰਿਵਾਰ ਸੰਬੰਧਾਂ ਦਾ ਪਤਾ ਚਲਣਾ ਸ਼ੁਰੂ ਹੋ ਗਿਆ। ਪਰਿਵਾਰ ਨੇ ਉਸ ਉੱਤੇ ਕੁਝ ਪਾਬੰਧੀਆਂ ਲਗਾ ਦਿੱਤੀ। ਇਸ ਕਾਰਨ ਹੀ ਮਨੁੱਖ ਪਸ਼ੂ ਤੋਂ ਸਮਾਜਿਕ ਵਿਅਕਤੀ ਬਣ ਗਿਆ ਪਰਿਵਾਰ ਆਪਣੇ ਮੇਮ੍ਬਰਾਂ ਨੂੰ ਵੱਖ ਵੱਖ ਦਿੰਦਾ ਹੈ। ਪਰਿਵਾਰ ਵਿੱਚ ਰਹਿਕੇ ਹੀ ਵਿਅਕਤੀ ਨੂੰ ਆਪਣੇ ਅਸਲੀ ਸਾਧਨ ਦਾ ਪਤਾ ਚਲਦਾ ਹੈ। ਪਰਿਵਾਰ ਆਪਣੇ ਮੇਮ੍ਬਰਾਂ ਨੂੰ ਨਿਰਦੇਸ਼ਿਤ ਕਰਦਾ ਹੈ।

ਸਥਿਤੀ ਵੀ ਓਹਨਾ ਦੀ ਉਮਰ ਦੇ ਅਨੁਸਾਰ ਨਿਸ਼ਚਿਤ ਹੁੰਦੀ ਹੈ। ਪੁਰਾਣੇ ਸਮੇਂ ਵਿਚ ਤਾ ਪਿਤਾ ਦੀ ਮਰਜ਼ੀ ਤੋਂ ਬਿਨਾਂ ਘਰ ਵਿਚ ਕੁਝ ਨਹੀਂ ਹੁੰਦਾ ਸੀ। ਇਸੇ ਕਰਕੇ ਹੀ ਉਸਨੂੰ ਪਰਿਵਾਰ ਦਾ ਹੀ ਕੀਤਾ ਅਪਨੋਣਾ ਪੈਂਦਾ ਸੀ ਚਾਹੇ ਆਧੁਨਿਕ ਸਮਾਜ ਵਿਚ ਪਰਿਵਾਰ ਨਿਯੰਤਰਣ ਵਿਚ ਕੁਛਜ ਕਮੀ ਆਈ ਹੈ ਪਰ ਫਿਰ ਵੀ ਪਰਿਵਾਰ ਆਪਣੇ ਨਿਯੰਤ੍ਰਾ ਦੀ ਅਤੇ ਵਿਵਹਾਰ ਨੂੰ ਨਿਰਦੇਸ਼ਿਤ ਕਰਦਾ ਹੈ ਅਤੇ ਨਿਯੰਤਰਣ ਵਿਚ ਰੱਖਦਾ ਹੈ ਮਾਤਾ ਪਿਤਾ ਬੱਚੇ ਨੂੰ ਕੋਈ ਕੰਮ ਕਰਨ ਜਾਂ

ਸਮਾਜ ਦੀ ਹੋਈ ਹੈ। ਇਸ ਪ੍ਰਕਾਰ ਤੇ ਇਕ ਤਰੀਕੇ ਨਾਲ ਚਲਾਉਣ ਲਈ ਸਮਾਜਿਕ ਨਿਯੰਤਰਣ ਜਰੂਰੀ ਹੁੰਦੀ ਹੈ। ਚਾਹੇ ਇਕ ਦੀ ਇਸ ਦੀ ਗੱਲ ਅਪਨਾਓਣ ਮਰਜੀ ਨਾਲ ਆਪਣੇ ਨਹੀਂ ਮਾਨਤਾ ਪਰ ਉਸਤੇ ਪਾਬੰਧੀ ਲੱਗ ਜਾਵੇ ਤਾ ਉਸਨੂੰ ਇਹ ਸਭ ਕੁਝ ਮੰਨਣਾ ਪੈਂਦਾ ਹੈ ਪਰਿਵਾਰ ਦੇ ਵੱਡੇ ਮੈਂਬਰ ਛੋਟੇ ਮੇਮ੍ਬਰਾਂ ਨੂੰ ਓਹਨਾ ਦੀ ਸੰਸਕ੍ਰਿਤੀ, ਪਰੰਪਰਾਵਾਂ, ਰੀਤੀ ਰਿਵਾਜ, ਨਿਝਮਾ ਅਤੇ ਹੋਰ ਚੀਜ਼ਾਂ ਬਾਰੇ ਦੱਸਦੇ ਹਨ। ਪਰਿਵਾਰ ਦੀ ਜੀਵਨ ਨੂੰ ਓਹਨਾ ਲਈ

ਬੱਚੇ ਨੂੰ ਪਰਿਵਾਰ ਵਿਚ ਹੀ ਵਿਵਹਾਰ ਕਰਨ ਤੇ ਨਿਜਮਾਂ ਦਾ ਪਤਾ ਲੱਗਦਾ ਹੈ ਪਰਿਵਾਰ ਵਿਚ ਹੀ ਵਿਅਕਤੀ ਨੂੰ ਸਮਾਜ ਦੇ ਨੈਤਿਕ ਨਿਜਮਾ ਬਾਰੇ ਦਸਿਆ ਜਾਂਦਾ ਹੈ। ਪਸ਼ੂਆਂ ਤੋਂ ਇਨਸਾਨ ਬਣਾਇਆ ਜਾਂਦਾ ਹੈ। ਪਰਿਵਾਰ ਵਿਚ ਹੀ ਰਹਿਕੇ ਵਿਅਕਤੀ ਨੂੰ ਖਾਣ-ਪੀਣ, ਰਹਿਣ-ਸਹਿਣ ਦੇ ਤਰੀਕਿਆਂ ਦਾ ਪਤਾ ਲੱਗਦਾ ਹੈ। ਇਸ ਤਰ੍ਹਾਂ ਨਿਯੰਤਰਣ ਰਹਿੰਦੇ ਹੋਏ ਉਸਦਾ ਸਮਾਜੀਕਰਨ ਵੀ ਹੁੰਦਾ ਰਹਿੰਦਾ ਹੈ ਸਮਾਜਿਕ ਨਿਯੰਤਰਣ ਵਿਅਕਤੀ ਦੇ ਵਿਅਕਤੀ ਕੇ ਨਿਰਮਾਣ ਵਿਚ

ਵਿਕਾਸ ਲਈ ਜਰੂਰੀ ਹੁੰਦੇ ਹਨ ਇਸ ਇਹਨਾਂ ਕਰਕੇ ਹੀ ਉਸਦੇ ਵਿਵਹਾਰ ਨੂੰ ਨਿਸਚਿਤ ਰੂਪ ਮਿਲਦਾ ਹੈ ਆਪਣੇ ਨਿਸ਼ਚਿਤ ਵਿਵਹਾਰ ਨੂੰ ਅਪਨੋਣ ਲਈ ਮਜਬੂਰ ਹੁੰਦਾ ਹੈ ਇਸ ਤਰ੍ਹਾਂ ਪਰਿਵਾਰ ਵੀ ਸੰਸਕ੍ਰਿਤੀ ਦੇ ਅਨੁਸਾਰ ਚਲਣ ਲਈ ਓਹਦੇ ਵਿਵਹਾਰ ਨੂੰ ਨਿਯੰਤ੍ਰਿਤ ਕੀਤਾ ਜਾਂਦਾ ਹੈ l ਨਿਯੰਤਰਣ ਵਿੱਚ ਸ਼ਰੀਰਕ ਅਤੇ ਮਾਨਸਿਕ ਪੱਖ ਦੋਵੇ ਸ਼ਾਮਿਲ ਹੁੰਦੇ ਹਨ। ਪਰਿਵਾਰਿਕ ਨਿਯੰਤਰਣ ਦਾ ਹਰੇਕ ਸਮਾਜ ਦੀ ਹਰੇਕ ਸਮਾਜ ਵਿਚ ਪਾਇਆ ਜਾਂਦਾ ਹੈ। ਨਿਯੰਤਰਣ ਕਰਕੇ ਖੁਦ ਵਿਅਕਤੀ ਸਿੱਧ ਹੁੰਦਾ ਹੈ। ਪਰਿਵਾਰ ਦਾ ਨਿਯੰਤਰਣ ਚ ਘੱਟ ਹੋਵੇ ਚਾਹੇ ਵੱਧ ਪਰ ਹੁੰਦਾ ਜਰੂਰ ਹੈ। ਅਸੀਂ ਕਹਿ ਸਕਦੇ ਹਾਂ ਕੇ ਨਿਯੰਤਰਣ ਦੀ ਪਰਿਵਾਰ ਨੂੰ ਹੀ ਹੁੰਦੀ ਹੈ। ਬੱਚੇ ਨੂੰ ਗ਼ਲਤ ਕੰਮ ਕਰਨ ਤੋਂ ਇਸ਼ਾਰਿਆਂ ਨਾਲ ਰੋਕਿਆ ਜਾਂਦਾ ਹੈ। ਜੇਕਰ ਉਹ ਗ਼ਲਤ ਕੰਮ ਕਰਦਾ ਹੈ ਤਾ ਉਸਨੂੰ ਇਸ਼ਾਰਿਆਂ ਨਾਲ ਜਦ ਕਈ ਵਾਰੀ ਮਾਰ ਕੇ ਵੀ ਸਮਝਾਇਆ ਜਾਂਦਾ ਹੈ। ਇਸ ਨਾਲ ਬੱਚਾ ਡਰ ਜਾਂਦਾ ਹੈ ਕੇ ਹੌਲੀ ਹੌਲੀ ਨਿਯੰਤਰਣ ਵਿਚ ਆਉਣਾ ਸ਼ੁਰੂ ਹੋ ਜਾਂਦਾ ਹੈ। ਸਮੇਂ ਦੇ ਨਾਲ ਨਾਲ ਇਹ ਨਿਯੰਤਰਣ ਓਹਦੇ ਅੰਦਰ ਵੱਸ ਜਾਂਦਾ ਹੈ। ਇਸ ਅਸੀਂ ਸਕਦੇ ਹੈ ਕਿ ਪਰਿਵਾਰ ਸਮਾਜਿਕ ਨਿਯੰਤਰਣ ਦਾ ਸਬ ਟੋਹ l ਸਾਰਿਆਂ ਨੂੰ ਸਮਝ ਹੈ ਸਤਿ ਸ਼੍ਰੀ ਅਕਾਲ

ਹਾਂਜੀ

ਬਸ ਵਧੀਆ ਤੁਸੀਂ ਸੁਣਾਓ ਵਧੀਆ

ਰੋਟੀ ਪਾਣੀ ਖਾ ਲਿਆ ਹਾਂ ਰੋਟੀ ਪਾਣੀ ਵੀ ਖਾ ਲਿਆ ਤੂੰ ਦੱਸ

ਵਧੀਆ ਚੱਲੀਏ ਕਿਤੇ ਘੁੰਮਣ ਘਾਮਣ

ਠੀਕ ਆ, ਸਾਰੇ ਠੀਕ ਆ, ਮਾਸੀ ਠੀਕ ਆ? ਹਾਂ ਮਾਸੀ ਵੀ ਠੀਕ ਆ, ਤੂੰ ਸੁਣਾ। ਬਸ ਵਧੀਆ ਤੂੰ ਠੀਕ ਆਂ ਦੇਦੇ

ਮੋਟੀ ਤੇ ਫਿਰ ਵੀ ਨੀ ਹੋਣਾਂ ਤੂੰ। ਅੱਛਾ ਤੂੰ ਹੋ ਗਈ ਮੋਟੀ? ਹੋਰ ਮੈਂ ਨੀ ਮੋਟੀ ਹੁੰਦੀ ਬਹਿ ਬਹਿ ਕੇ ਮੋਟੀ ਹੋ ਗਈ ਹੋਰ।

ਹਾਂਜੀ ਚੱਲੀਏ ਕਿਤੇ ਘੁੰਮਣ ਘਾਮਣ? ਹੈਂ? ਹਾਂਜੀ ਚੱਲੀਏ ਮੈਂ ਕਿਹਾ ਕਿਤੇ?

ਕਿੱਥੇ? ਬਾਹਰਲੇ ਦੇਸ ਚੱਲੀਏ। ਚੱਲ ਕਿਹੜੇ country ਜਾਣਾ। ਅਮਰੀਕਾ ਚੱਲਦੇ ਹਾਂ ਓਏ ਹੋਏ ਹੋ

Hello ਰੋਟੀ ਖਾ ਲਈ ਆ?

ਕੀ ਬਣਾਇਆ ਅੱਜ? ਬਣਾਇਆ ਮੁਰਗਾ ਬਣਾਇਆ ਅੱਜ ਅਸੀਂ। ਓਹ ਤੇਰੀ ਮੈਨੂੰ ਵੀ ਦੇ ਜਾ ਮੁਰਗਾ ਨੀ ਆਂ ਨਿਊਟਰੀ ਆ, ਮੁਰਗੇ ਵਰਗੀ ਬਣੀ ਦੀ ਆ। ਉਹ ਵੀ ਮੁਰਗੇ ਵਰਗੀ ਲੱਗਦੀ ਹੈ ਆਹੋ, ਖਾ ਲਾ ਆ ਕੇ।

ਗਈ ਸੀ

ਹਮ

ਫਿਰ ਜਦੋਂ ਪੇਪਰ ਹੋ ਗਏ ਅਸੀਂ ਆਵਾਂਗੇ ਤੇਰੇ ਕੋਲ

ਪੇਪਰ ਹੋ ਜਾਣਗੇ ਜਦੋਂ ਅਸੀਂ ਆਵਾਂਗੇ ਤੇਰੇ ਕੋਲ ਚੱਲ ਠੀਕ ਆ, ਫਿਰ ਕਿੱਥੇ ਜਾਣਾ ਘੁੰਮਣ ਫਿਰ।

ਚੱਲਾਂਗੇ ਕਿਤੇ ਫਿਰ ਦੇਖਾਂਗੇ ਕਿੱਥੇ ਜਾਣਾ। ਚੱਲ ਠੀਕ ਆ ਕੀ ਖਵਾਏਂਗੀ? ਖਵਾਵਾਂਗੇ ਫਿਰ ਵੱਧ ਵੱਧ ਚੀਜ਼ਾਂ।

ਖਾਵਾਂਗੇ ਫਿਰ ਵਧੀਆ ਵਧੀਆ ਚੀਜ਼ਾਂ। ਹੋਰ ਰੋਟੀ ਪਾਣੀ ਖਾ ਲਿਆ? ਹਾਂ ਖਾ ਲਿਆ। ਕੀ ਕਰਦੀ ਪਈ ਹੁਣ? ਹੋਰ ਬਸ ਵਧੀਆ। ਕੀ ਕਰਦੀ ਆਂ? ਮੈਂ ਮੈਂ ਵਿਹਲੀ ਵਿਹਲੀ ਕੋਈ ਕੰਮ ਕਾਜ ਕਰ ਲਿਆ ਕਰ ਆਪਣੀ ਬੇਬੇ ਨਾਲ ਕੰਮ ਕਾਜ ਕਰਨਾ ਨੀ ਪਸੰਦ ਮੈਨੂੰ ਛਿੱਤਰ ਖਾਣੇ ਪਸੰਦ ਆ। ਮਾਰਦੇ ਆ ਕੇ ਦੋ ਤਿੰਨ ਠੀਕ ਆ।

ਕਾਇਮ ਆਂ।

ਆ ਜਾ ਸਾਡੇ ਕੋਲ ਤੂੰ ਰਹਿਣ ਵਾਸਤੇ ਕੀ ਕਰਨੀ ਆਂ।

ਠੀਕ ਆ। ਬਥੇਰੀਆਂ ਜਗ੍ਹਾਵਾਂ ਆਂ।

ਬਥੇਰੀਆਂ ਜਗ੍ਹਾ ਵਾ। ਕਿੰਨੀਆਂ ਕੁ ਬਥੇਰੀਆਂ ਜਗ੍ਹਾ ਬਥੇਰੀਆਂ ਵਾਂ ਕੜੋ ਚਲੇ ਜਾਵਾਂਗੇ ਕੜੋ ਬੜਾ ਕਿਤੇ ਉੱਥੇ ਤੇ daily ਜਾਂਦੇ ਰਹੀਦਾ। ਚੱਲ ਕਿਤੇ ਅੱਗੇ ਪਿੱਛੇ ਲੈ ਜਾਵਾਂਗੇ

ਚੱਲ ਠੀਕ ਆ ਚਲੇ ਜਾਵਾਂਗੇ

ਬਸ ਠੀਕ ਮੈਂ ਸੂਟ ਲਿਆ ਬੇਬੋ

White color ਦਾ Light light color ਦੇ ਲਿਆ ਕਰ ਕਾਜਲ ਦੀਦੀ ਕੱਪੜੇ ਬੜੇ,

White color ਚ ਲਿਆ black color ਦੀ ਕਢਾਈ ਹੈ ਉੱਤੇ ਗਰਮ ਆਂ ਨਹੀਂ ਭੈਣੇ ਹੁਣ ਮੈਂ ਗਰਮ ਸੂਟ ਪਾਉਣਾ ਵਾਂ ਪਾਗਲੇ ਹੋਰ